ਓਹੋ retirement ਹੋਇਆ ਕਲ ਕੇ ਪਰਸੋ।

ਕਲ ਏ ਸਾਰਾ ਟੱਬਰ ਓਥੇ ਗਏ ਰਹੇ ਸੀ ਸਾਰਾ ਸਾਰਾ ਟੱਬਰ। ਹਾਂ ਰੁੱਤਾਂ ਹੋਣੀ ਵੀ ਕਹਿੰਦੇ ਗਏ ਸੀ। ਆਹਾ ਸਾਰਾ ਸਾਰਾ ਟੱਬਰ ਏਵੀ ਓਵੀ ਸਾਰਾ ਟੱਬਰ ਪੰਮੀ ਵੀ ਤਾਵੀ ਐਹੈਂ ਰਾਜੀਵ ਮੈ ਸ਼ੇਲਾ ਹੋਣੀ ਸਾਰਾ ਟੱਬਰ।

ਓਹ ਤਾ ਵਰ੍ਹਨਾ ਹੀ ਸੀ ਹਾਰ ਮੈ ਤਾ ਅੱਗੇ ਆਖਣ ਡੀ ਆ ਨੀ ਮੈ ਓਨੇ ਭਾਵੇਂ ਵਿਹਾਅ ਤੇ ਨਾ ਪਏ ਹੋੰਜ ਨੇ ਹੁਣ ਪੈ ਗਾਏ ਨੇ ਦੋਨਾ ਜੀਆ ਨੂੰ ਹੁਣ ਤੁਸੀਂ ਵਹਾ ਕੀ ਪਾਕੇ ਆਏ ਜੇ? ਇਹਨਾਂ ਨੇ ਹਾਰ ਹੂਰ ਪਾਇਆ, ਮੈ ਤਾਂ ਪੈਸੇ ਪੰਜਸੋ ਰੁਪੈ ਦੇ ਆਈ ਮੈ ਹਾਰ ਹੂਰ ਨੀ ਹੈਗਾ।

ਆਹ ਸੋਨਾ ਲਗਦਾ ਤਾਂ ਹਾਰ ਨੂ ਚਾਗੇ ਦਾ ਓਨਾ ਨੂ ਇਸਦੀ ਪਾਓ

ਮੈ ਪੰਜਸੋ ਰੁਪਈਆ ਦੇ ਦੇਈ ਆ ਉਕਰ ਨੁਕਰ ਨੇਹਾਲਾ।

ਹਮ ਏਨਾ ਨੇ ਫੜੇ ਸੀ ਜੀ ਜਿਨਦੀ ਦੇ ਫੜਇਆ ਗਇਆ ਸੁਟ ਸ਼ਿਰਤ ਕਮੀਜ ਚ

ਚਾਲ ਅਏਹੋ ਕੁਛ ਹੁੰਦਾ ਜੋ ਕੇ ਖੁਸਰੇ। ਹਾਂ ਅਜੇ ਹੋਣੀ ਦੇਰ ਚ ਅਏ ਸੀ ਹਾਰ ਪਾਕੇ ਆਏ ਸੀ ਪੈਸੇ ਵਾਲਾ।

ਹਮ ਨੋਜੇ ਨੁਜੇ ਵੀ ਘੇਰੀ ਹੋਈ।

ਸ਼ਿੰਦੀ ਤੁਪਾ ਵੇਖ ਕੇ ਸੁਟ ਇਕ ਪੇਂਟ ਕਮੀਜ ਤੇ ਸੂਟ ਕੋਣ ਲੋਕੀ

ਚਲ ਜੋ ਵੀ ਆਪਾ ਦੇ ਹੀ ਦੇਣਾ ਦੇਣਾ। ਹਮ ਹਾ ਹੋਰ ਫੇਰ ਏਹਮ

ਓ ਅਜ ਕਲ ਪੈਲਾ ਏਦਾ ਕਰਦੇ ਲੋਕੀ

ਉਹ ਮੁੰਡਾ ਤੇ ਨਹੀਂ ਵੱਡਾ ਨਾਲ਼ ਰਹਿੰਦਾ ਉਹਨਾਂ ਦੇ ਹੈਨਾ ਹੈਨਾ , ਮੁੰਡਾ ਵੱਡਾ ਅੱਛਾ। ਓਨੇ ਪਿਓ ਨੂ ਚਾਪ ਪਾਈ ਇਕ ਪੰਦਰਾ ਸੋ ਸੋ ਵਾਲਾ ਹਾਰ ਪਾਇਆ। ਏਹਮ

ਤੇ ਓਹ ਦਿਆਂ ਵੀਂ ਘਰੇ ਕੁੜੀਆਂ ਵੀ ਤਿੰਨ ਹੈਨਾ?

ਪੰਜ ਕੁੜੀਆਂ ਬਾਬੇ ਓਹ ਦਿਆਂ ਮੁੰਡਾ ਲਾਬਦੀ ਲਾਬਦੀ ਓਹ ਦੀ ਵੀ ਪੰਜ ਕੁੜੀਆਂ ਹੋ ਗੀਆਂ। ਮੈ ਕਿਹਾ ਜਵਾਨ ਬੜੇ ਦੋਵੇ ਜੀ। ਤੇ ਕੁੜੀਆਂ ਮੇਰੇ ਨਾਲੋ ਵੀ ਲੰਬੀਆ ਨੇ ਪਿਓ ਤੇ ਗਇਆ ਨੇ।

ਇਕ ਜਿਹੜੀ ਸਗੋਂ ਹੁਣ ਕੁੜੀ ਹੋਈ ਆ ਉਂਦਾ ਤਾ ਹੱਥ ਹੇਨੀ। ਹਾਏ। ਗੋਟ ਹੇਨੀ ਓਦਾ ਵਚਾਰੀ ਦਾ ਹੁਣ ਫੇਰ ਹੁਣ ਫੇਰ ਓਹੀ ਪੰਜ ਹੋ ਗਾਇਆ ਨੇ ਤੇ ਹਾਥ ਦੋਨੇ ਹੇਨੀ

ਇਕੋ ਹੇਨੀਗਾ ਬਾਰਾ ਉਂਗਲਾ ਨੇ

ਇਕ ਤਾ ਸਬਜੀ ਸੁਬ੍ਜੀ ਚੀਰ ਦੀ ਹੋਨੀਆ ਹੈਨਾ।

ਓਹ ਫ਼ਰ ਉਂਗਲਾ ਓਥੇ ਖਾਲੋਗਿਆ ਦਿਆਂ ਨੇ ਥੋੜਿਆ ਥੋੜਿਆ ਇਥੇ ਥੋੜੀ ਦੇਰ ਇਥੇ ਹੋ ਸਕਦਾ ਵਾਦ ਜਾਨ ਓਹ ਤਾ ਹੱਥ

ਨਾਈ ਨਾਈ ਹਾਥ ਨੀ ਗੁੱਟ ਹੇਗਾ ਨਾਲ ਉਂਗਲਾ ਵੀ ਆ ਉਂਗਲਾ ਨੇ ਘੱਟ ਨੇ। ਅੱਛਾ ਅੱਛਾ।

ਚਲ ਰੱਬ ਜਿਥੇ ਐਨੀ ਸ਼ਰੀਰ ਦੀ ਕਮੀ ਪੂਰੀ ਕਰਦ ਓਵੀ ਕਰਦੂ। ਹਮ ਹੋਰ ਫੇਰ? ਇਕ ਫੇਰ ਓਹ ਦੀ ਇਕ ਕੁੜੀ ਨੇ ਚਾਪ ਪਾਈ, ਇੱਕ ਕੁੜੀ ਨੇ ਚੈਨੀ ਪਾਈ। ਮੈ ਕੇਹਾ ਜਵਾਈ ਬੜੀ ਸੋਨੇ ਓਂਦੇ। ਹਾਂ ਇਕ ਤੇ ਕੁੜੀ ਮੋਬਾਈਲ ਟਚ ਦੇਕੇ ਗਈ ਗਿਫ਼੍ਟ।

ਬੜਾ ਪੇਸਾ ਹੋਆ ਕੀਤੇ ਬਹੁਤ ਹਦੋ ਹੀ ਟੱਪ ਗਿਆ ਕੰਮ।

ਘਰ ਕੁਰ ਤਾ ਇਦ੍ਹਾ ਦਾ ਹੀਆ ਹਜੇ ਮਾੜਾ ਮੋਟਾ ਜਾ ਹੀਆ ਤੇ ਦੋ ਕਮਰੇ ਆ ਤਿੰਨ ਛੱਤ ਛੁਤੱ ਪਾਈ ਪੱਕੀ।

ਆਹੋ ਆਓਦਾ ਘਰ ਤਾ ਹੇਜੇ ਓਹ ਤਾ ਪਾਲਾਜੋ ਪੁਲਾਜੋ ਬਣਾ ਲੇੰਦੀ ਏ ਅਹ ਓਦਾ ਤਾ ਬਹੁਤਾ ਮਾੜਾ ਸੀ।

ਹੁਣ ਅਠਾਰਾ ਉਨੀ ਲਾਖ ਰੁਪਿਆ ਮਿਲਣਾ ਜੋ ਮਰਜੀ ਕਰੇ। ਹਮ ਚਾਲ ਮੁੰਡਾ ਤਾ ਤੇਰਾ ਵਖਰਾ ਰਹਿੰਦਾ।

ਓਹ ਹੁਣ ਕੀ ਕੰਮ ਕਰਦਾ?

ਡ੍ਰੇਵਲ ਓਹ ਤੀਹ ਚਾਲੀ ਹਜਾਰ ਰੁਪਿਆ ਤਨਖਾ ਲੈਂਡਦੇਹਾ ਓਵੀ ਮਹੀਨੇ ਦੀ।

ਏ ਏਵੈ ਕੁ ਚੰਗੀ ਕਮਾਈ ਕਰਦਾ ਜਿੰਦਗੀ ਵਦੀਆ ਲਾੰਗ ਜਾਂਦੀ ਆ ਓਨੇ ਕੋਠੀ ਪਾਈ ਚੰਗੀ ਬਲੀ ਓਥੇ ਜੋੜੇ ਅੱਛਾ ਹੁੰਦੇ ਨੇ

ਇਕ ਲੜ ਤਾਰੜ ਕੇ ਚਲੇ ਗਇਆ ਕੇ ਅਏਨਾ ਦੇ ਨਾਲ ਏਨਾ ਲਈ ਮੋਡਇਆ ਜਾਡੋ ਓਹ ਮੁਡੇਆ

ਓਹ ਜਿਹੜਾ ਦੂਜਾ ਮੁੰਡਾ ਮਰਇਆ ਓਹ ਰੂਬੇਨ ਨੀ ਸੀ ਨੀਕਾ ਓਦੋ ਲਾਰਡ ਤਿਰ੍ਡ ਕੇ ਓਦੋ ਦੇ ਗਏ ਸੀ

ਓਦੋ ਤੋ ਮੁੜਕੇ ਏਨਾ ਨੇ ਫੇਰ ਪੇਲਾ ਕਰਾਏ ਤੇ ਰੇੰਦੇ ਰਾਏ ਕਰਾਏ ਤੋ ਮੁੜ ਕੇ ਓਨਾ ਨੇ ਆਪ ਲੈ ਲੇਲਿਆ

ਹੁਣ ਕਾਮ ਕਾਰ ਵਦੀਆ ਕਰਦੇ ਹੋ ਪੇਸੇ ਚ ਖੇਡ ਅਗਲਾ

ਹਮ ਹਮ ਹਾ ਹੋਰ ਫੇਰ

ਹਾ ਠੀਕ ਆ ਅਸੀਂ ਵੀ ਹੋਰ ਆਪ ਦਾਵਰ

ਆਚਾ ਹਮ ਓਹ ਤੋ ਪਲਾਸਟਿਕ ਦੇ ਕਾਮ ਤੇ ਜਾਂਦਾ

ਅਹੋ ਕਬਾਰਡਕ ਤੋ ਪੰਜ ਸੋ ਰੁਪੇ ਦਿਆਡੀ ਦੇਣਡੀਆ ਪਿਆ ਓਨੁ ਮਾਹਰ ਮਾ ਬੋਲੀ ਆ ਪੰਜ ਸੋ ਰੁਪਏ ਪੰਦਰਾ ਹਜਾਰ ਰੁਪੇ ਮੀਨਾ ਬੰਦਾ ਅਗੇ ਓਨੁ ਦਿੰਦਾ ਹੁੰਦਾ ਸੀ ਸਾਡੇ ਤਿਨ ਸੋ ਪੀਲਾ ਤਿਨ ਸੋ ਫੇਰ ਸਾਡੇ ਤਿਨ ਸੋ ਫੇਰ ਚਾਰ ਸੋ ਚਾਰ ਸੋ ਤੋ

ਹਾ ਆਹੋ ਓਹੀ ਥੋੜਾ ਜਾ ਲਾਰਡ ਕੇ ਕਾਮ ਕਰਦੇ ਹਨਾ ਆਹੋ ਦੋ ਟਾਈ ਸਾਲ ਹੋ ਗਾਏ

ਬਾਲਾ ਟਾਈਮ ਨੀ ਹੋ ਗੇਇਆ

ਆ ਪਤਾ ਨੀ ਹੁਣ ਵੀ ਹੋਰ

ਹਮ ਹੋਰ ਕੀ ਰੋਟੀ ਬਣਾ ਲੀ ਆ?

ਰੋਟੀ ਹਜੇ ਬਬਲੂ ਨੂ ਦੇਣ ਲਾਗੀ ਆ ਓਹ ਚਾਲਇਆ ਦਿਖਣ ਫ਼ਰ ਮੁੰਡਾ ਟੇ ਟੇ ਕੰਦਾ ਤੇਨੁ ਦਾਸਨ ਦੇ ਆ ਮੈ ਤਾ ਆਪ ਚ ਬਣਾ ਕੇ ਰਾਖੀ ਪੀਤੀ ਪੀਣੀ ਪੀਵਾ ਗਾਏ ਕਦੋ ਮੇਨੂ ਮੈ ਤਾ ਅੰਦਰ ਗਈ ਮੈ ਮੇਰੀ ਆਦਤ ਏ ਦੁਜਇਆ ਨੂ ਚੀਜ ਦੇਣ ਲੇਨ ਦੀ ਏ ਰਾਮ ਦਾਰੀ ਨਾਲ

ਆ ਤਾ ਮੈ ਏਵੈ ਕਈ ਗਈ ਪੰਜਾ ਹਜਾਰ ਰੁਪਇਆ ਲਗਇਆ ਸੀ ਕਈ ਗਦਰ ਜੀ ਮੈ ਓਨੇ ਤਾਨਾ ਦਾ ਪਤਾ ਨੀ ਓਹ ਆਂਦੀ ਹੁੰਦੀ ਆ ਕੇ ਓਨੇ ਪੁਲਾ ਤੇ

ਲੋ ਲਾਗੇ ਸਬਜੀ ਬਾਰ ਲੇਨੀ ਲਾਗੇ ਨੇ ਚੋਲ ਬਣਾ ਲੇਨੇ ਥੋੜੇ ਪੰਜ ਰੋਟੀਆ ਲਾ ਲੇਨਿਆ ਰੋਟੀ ਖਾਂਦਾ ਬਬਲੂ ਚੋਲ ਨੀ ਨਾ ਖਾਂਦਾ

ਹਾ ਅੱਛਾ ਓਹੋ ਕਰਨੀ ਆ

ਹਮ ਹਮ ਹੋਰ ਫੇਰ

ਮੇਰੇ ਨਾਲ ਪੇਸੇ ਮੰਗ ਦੀ ਸੀ ਤਿਨ ਸੋ ਰੁਪਿਆ ਨੋ ਓਨਾ ਨੂ ਦੇਣਾ ਤੇਨੁ ਤਾ ਮੈ ਓਦਨ ਵੀ ਮੈ ਕ਼ਇਆ ਸੀ ਦੇਦੇ ਜਿਦੇ ਜਿਦੇ ਕੇਰ ਪੇਸੇ ਹਾਥ ਚੀ ਨਹੀ ਖਰਚ ਹੋਗੇ

ਖਚੇ ਦੇ ਤੂ ਮੁੜ ਕੇ ਓਹੋ ਬਾਰਲੇ ਪੰਡ ਵਾਜਾ ਮਾਰ ਦਾ ਸੀ ਮੇਨੂ ਵਾਜਾ ਮਾਰਦੀ ਸੀ ਤੇ ਮੈ ਤੁਸੀਂ ਮੇਨੂ ਪੁਛ ਦੇ ਹੋ ਮੇਨੂ ਵੀਰੇ ਤੋ ਪੁਛ ਕੇ ਓਨੁ ਦਿਤੇ ਸੀ ਹੋਣ ਓਦੋ ਮੈ ਲੈ ਹੁਣ ਓਹ ਫੜੇ ਗਾਏ ਜਾ ਚਲ ਜਾ ਤੂ ਮੈ ਕੇਹਾ ਕੁਛ ਨਾ ਕਰਨ ਦਿਓ ਬਸ ਚਾਰ ਤੇ ਤਿਨ ਮੈ ਦੇਦੇ ਮੇਨੂ

ਆ